ਤੇ ਭੰਗੁੜੀਆਂ ਦੇ ਆਲੇ ਦੁਆਲੇ ਬੋਹੁਤ ਸਾਰੇ ਲੋਕ ਵੀ ਘੁੰਮਦੇ ਦਿੱਖ ਰਹੇ ਹਨ।

ਚਿੱਟੀਆਂ ਤੇ ਕਾਲੇ ਰੰਗ ਦੀਆਂ ਗੱਡੀਆਂ ਲੱਗੀਆਂ ਹੋਈਆਂ ਹਨ।

ਮੇਜ ਤੇ ਚਿੱਟੇ ਰੰਗ ਦੀਆਂ ਕੁਰਸੀਆਂ ਵੀ ਲੱਗੀਆਂ ਹੋਈਆਂ ਹਨ ਤੇ ਕਾਫੀ ਸਾਰੀਆਂ ਲਾਈਟਾਂ ਵੀ ਜੱਗ ਰਹੀਆਂ ਹਨ।

ਅਸੀ ਇੱਥੇ ਇੱਕ ਬਿਲਡਿੰਗ ਦੇਖ ਰਹੇ ਹਾਂ ਜਿਸ ਦਾ ਰੰਗ ਲਾਲ ਹੈ ਉਸਦੇ ਉੱਪਰ।

ਦੁਕਾਨ ਦੇਖ ਰਹੇ ਹਾਂ ਜਿਸਦੇ ਅੰਦਰ ਕਾਫੀ ਸਾਰਾ ਅਲੱਗ ਤਰ੍ਹਾਂ ਦਾ ਸਮਾਨ ਲੱਗਿਆ ਹੋਇਆ ਹੈ।

ਤੇ ਹੋਰ ਵੀ ਕਾਫੀ ਸਮਾਨ ਬਾਹਰ ਡੱਬੇਯਾਂ ਵਿੱਚ ਰੱਖਿਆ ਹੈ।

ਟੰਗੇ ਹੋਏ ਹਨ ਤੇ ਕੁਝ ਪਰਦੇ ਪੈਕ ਕਰਕੇ--

ਜਿੱਮ ਦੇ ਬਾਹਰ ਦੋ ਕਾਲੇ ਰੰਗ ਦੇ ਮੋਟਰਸਾਈਕਲ ਖੜ੍ਹੇ ਹਨ।

ਦੁਕਾਨ ਦੇ ਬਾਹਰ ਤਿੰਨ ਪੁਤਲੇ ਲੱਗੇ ਹੋਏ ਹਨ ਜਿਸ ਵਿੱਚ ਇੱਕ ਉੱਪਰ--

ਕੋਟ ਪੈਂਟ ਪਾਇਆ ਹੋਇਆ ਹੈ ਤੇ ਇੱਕ ਉੱਪਰ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਤੇ ਦੁਕਾਨ ਦੇ ਬਾਹਰ ਇੱਕ ਐਕਟੀਵਾ ਵੀ ਖੜੀ ਹੈ।

ਤੇ ਦੋ ਆਦਮੀ ਪੌੜੀਆਂ ਤੋਂ ਉੱਤਰ ਕੇ ਹੇਠਾਂ ਨੂੰ ਆ ਰਹੇ ਹਨ।